ਨਿੱਕੇ ਹੁੰਦੇ ਨੂੰ ਧੀ ਪੁੱਤ ਨੀ ਚਾਹੀਦਾ। ਚਾਹੀਦਾ ਵਾ ਸਾਡਾ ਵਾ ਤੇ ਸਾਡਾ ਦੇਖ ਲਾ ਹੁਣ ਕਹਿੰਦਾ ਮੈਂ ਸਕੂਲੇ ਮੈਂ ਲ ਲੜਕੇ ਆਇਆ ਵਾਂ ਮੈਂ ਝਿੜਕਿਆ ਮੈਂ ਕਿਹਾ ਛਿੱਤਰ ਖਾ ਲਏਂਗਾ ਜੇ ਮੈਂ ਕਿਹਾ ਜੇ ਮੁੜਕੇ ਲੜਿਆ ਕਿਸੇ ਨਾਲ ਤੇ ਮੈਂ।

ਮੁੜਕੇ ਵੱਡਿਆਂ ਤੇ ਫਿਰ ਗੱਲ ਆ ਜਾਂਦੀ ਹੈ ਨਾ। ਮੈਂ ਕਿਹਾ ਇਹੋ ਜਿਹੀ ਗੱਲ ਨੀ ਕਰਨੀ, ਮੈਂ ਕਿਹਾ ਤੇਰੇ ਮਾਂ ਪਿਓ ਵੇਖ ਲਾ ਤੇਰੇ ਮਾਂ ਪਿਓ ਦੀ ਚਾਚਿਆਂ ਤਾਇਆਂ ਦੇ ਤੇਰਿਆਂ ਦੇ ਮੈਂ ਕਿਹਾ ਤੇਰੇ ਪਿਓ ਦੀਆਂ ਸਿਫ਼ਤਾਂ ਮੈਂ ਕਿਹਾ ਪਿੰਡ ਦੇ ਵਿੱਚ ਕਰਦੇ ਆ ਸਾਰੇ ਮੈਂ ਕਿਹਾ।

ਲੜਾਈ ਨੀ ਕਰਨੀ ਕਿਸੇ ਨਾਲ ਮੈਂ ਕਿਹਾ।

ਕਹਿੰਦਾ ਬੀਬੀ ਮੈਂ ਨੀ ਉਹਨੂੰ ਕੁਛ ਵੀ ਆਖਿਆ ਮੈਨੂੰ ਕਹਿੰਦਾ ਸੀ ਵੀ ਮੈਨੂੰ ਕਾਪੀ ਦੇ ਤੇ ਮੈਂ ਵੀ ਮੈਂ ਤਾਂ ਆਪ ਕੰਮ ਕਰਨਡਿਆ ਵਾਂ ਕਹਿੰਦਾ ਮੈਨੂੰ ਤੇ ਗਾਲਾਂ ਕੱਢਣ ਲੱਗ ਪਿਆ ਭੈਣਾਂ ਦੀਆਂ ਮਾਂ ਦੀਆਂ।

ਕਹਿੰਦਾ ਤੇਰੀ ਮਾਂ

ਆਹੋ ਤੇ ਹੁਣ ਆਹ ਉਹਦਾ ਮੰਨੇ ਹੋਣਾਂ ਦਾ ਮੁੰਡਾ ਵਾ ਤੇ ਉਹ ਮੁੰਡੇ ਦੇ ਉਹ ਕਹਿੰਦਾ ਸੀ ਅੱਜ ਅਸੀਂ ਫੜਨਾ ਵਾਂ ਇਹ

ਤੇ ਮੈਂ ਕਿਹਾ ਜੇ ਫੜਨਗੇ ਨਾ ਤੇ ਤੂੰ ਨੀ ਤੂੰ ਸਿੱਧਾ

ਤੇ ਮੈਂ ਕਿਹਾ ਤੂੰ ਨੀ ਬੋਲਣਾ ਤੂੰ ਨੀ ਕੋਈ ਗੱਲ ਕਰਨੀ ਤੇ madam ਨੂੰ ਮੈਂ ਨਾ ਕਰੂੰਗੀ ਨਾ ਤੇਰੀ madam ਗੱਲ ਤੇ ਮੈਂ ਦੂਜੇ ਦਿਨ ਮੈਂ ਉਹਨੂੰ ਆਖ ਦਿਆਂਗੀ

ਆਹੋ ਨਾ ਬੁੁਰੇ ਲੱਗੀ ਦਾ। ਆਹ ਮੰਨੇ ਕਾ ਮੁੰਡਾ ਹੀ ਇੰਨਾ ਇਹਦੇ ਨਾਲ ਕਰਦਾ ਹੁੰਦਾ ਇੰਨਾ ਨਾ ਰੱਖ ਤੂੰ ਵੀ ਪਿਆਰ ਨਾਲ ਫਸੀ ਗਿਆ ਤੇ ਉਹ ਮੁੰਡੇ ਨੇ ਮੇਰਾ ਲਾਂਭ ਦਾ ਵਾ ਉਹਨੇ ਤੇ ਆਪਣੇ ਵੱਲ ਨੂੰ ਕਰ ਲਿਆ।

ਆਹੋ ਪ੍ਰਭੇ ਦੇ ਮੁੰਡੇ ਦਾ ਕਹਿੰਦਾ ਉਹਨੂੰ ਆਪਣੇ ਵੱਲ ਨੂੰ ਕਰ ਲਿਆ ਚੱਲ ਕਰਨ ਦੇ। ਮੈਂ ਕਿਹਾ ਚੱਲ ਕੋਈ ਨੀ ਕਰ ਲਏ ਤੇ ਕੋਈ ਨੀ ਮੈਂ ਕਿਹਾ ਚੱਲ ਪ੍ਰਭੇ ਦੇ ਮੁੰਡੇ ਨੂੰ ਮੈਂ ਕਿਹਾ ਮੈਂ ਇਹਨੂੰ ਸਮਝਾਇਆ ਕਰੇ ਵੀ ਜੋ ਪਿੰਡ ਦਾ ਮੁੰਡਾ ਬੰਦਾ ਆਪਣਾ ਪਿੰਡ ਦਾ ਹੀ ਹੁੰਦਾ ਵਾ ਲਾਂਭ ਦਾ ਨੀ।

ਤੇ ਮੈਂ ਕਿਹਾ ਉਹਨੂੰ ਆਖਾਂਗੀ ਵੀ ਇਹਨੂੰ ਮੁੰਡੇ ਨੂੰ ਸਮਝਾਓ ਵੀ ਇਹ ਆਪੇ ਦੋਨੇਂ ਇਕੱਠੇ ਸਕੂਲੇ ਜਾਂਦੇ ਇਕੱਠੇ ਆਉਂਦੇ ਆ ਤੇ ਮੈਂ ਕਿਹਾ ਚੱਲ ਸਮਝਾਵਾਂਗੀ ਆਪੇ

ਚੱਲ ਕੋਈ ਗਲੱ ਨੀ ਨਿਆਣੇ ਲੜਦੇ ਹੁੰਦੇ ਨੇ ਨਿਆਣੇ ਆਪੇ ਉੱਥੇ ਖੇਲਣਾ ਤੇ ਉੱਥੇ ਹੀ ਲੜ ਪੈਣਾ। ਹਾਂ ਮੈਂ ਕਿਹਾ ਤੂੰ ਤੂੰ ਨੀ ਲੜਨਾ ਮੈਂ ਕਿਹਾ ਤੂੰ ਬਿਲਕੁਲ ਨੀ ਲੜਨਾ ਤੇ ਆਹੋ ਮੈਂ ਕਿਹਾ ਇਸ ਤਰ੍ਹਾਂ ਹੱਥ ਖੁੱਲ ਜਾਂਦਾ ਧੀ ਪੁੱਤ ਦਾ ਹੈਂ

ਮੈਂ ਕਿਹਾ ਇਸ ਤਰ੍ਹਾਂ ਤੂੰ ਨੀ ਕੋਈ ਗੱਲ ਕਰਨੀ ਮੈਂ ਕਿਹਾ ਬਿਲਕੁਲ ਵੀ। ਆਹੋ ਤੇ ਹੋਰ ਫਿਰ ਚੰਗੇ ਜਿਹੇ ਨੀ ਲੱਗੀਦਾ। ਬਹੁਤਾ ਫਿਰ ਮੁੜਕੇ ਚੜ੍ਹਦੇ ਜਾਣਗੇ ਤੇ ਫਿਰ ਤੇ ਮੈਨੂੰ ਬੋਲਣਾ ਹੀ ਪੈਣਾ ਤੂੰ

ਤੂੰ ਚੁੱਪ ਕਰਕੇ ਉੱਠ ਕੇ ਤੇ madam ਤੇ madam ਨੂੰ ਦੱਸੀ ਵੀ madam ਜੀ ਵੇਖ ਲਓ ਮੈਂ ਕੁਛ ਨੀ ਆਖਣਡਿਆ ਤੇ ਇਹ ਮੈਨੂੰ ਗਾਲਾਂ ਕੱਢਣਡਿਆ ਤੇ ਮੈਨੂੂੰ ਪੈਣਡੇ

ਪਰ ਤੂੰ ਨੀ ਕੋਈ ਗੱਲ ਕਰਨੀ ਤੈਨੂੰ ਕੋਈ ਲੋੜ

ਤੇ ਮੈਂ ਕਿਹਾ ਤੂੰ ਨੀ ਗੱਲ ਕਰਨੀ ਕੋਈ ਪੁੱਤ ਮੈਂ ਇਸ ਤਰ੍ਹਾਂ ਚਲੋ ਠੀਕ ਹੈ ਠੀਕ ਜੇ। ਚਲੋ ਠੀਕ ਤੇ ਪ੍ਰਮੋਦ ਫਿਰ ਤੋਂ ਗਿੱਲਾ ਲਓ ਰਾਜੇ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਉਹ ਇਹ ਹੈ ਕਿ ਸੱਤ ਤਰੀਕ ਤੋਂ ਅੱਜ ਹੋ ਚੁੱਕੀ ਹੈ ਪੰਜ ਤੇ ਵਿੱਚ ਰਹਿ ਗਿਆ ਕੱਲ੍ਹ ਦਾ ਦਿਨ ਸੱਤ ਤਰੀਕ ਤੋਂ batch start ਹੋਣ ਜਾ ਰਿਹਾ ਰਾਜੇ ਮਾਲਵਾ ਜੋ batch ਹੈ ਉਹ ਵੀ ਸੱਤ ਤਰੀਕ ਤੋਂ start ਹੋਣ ਜਾ ਰਿਹਾ ਕੋਂਸਟੇਬਲ ਦੇ ਲਈ ਔਰ ਜਿਹੜਾ SI ਦਾ batch ਹੈ ਮਾਝਾ ਮਾਝਾ ਜੋ SI ਦਾ batch ਹੈ ਇਹ ਵੀ ਸੱਤ ਤਰੀਕ ਤੋਂ start ਹੋਣ ਜਾ ਰਿਹਾ ਹੈ ਔਰ ਕਰਮਵੀਰ ਪਟਵਾਰੀ, ਅਗਰ ਰਾਜੇ ਪਟਵਾਰੀ ਵਾਲਾ ਸੁਪਨਾ ਹੈ ਤਾਂ ਦੇਖੋ ਇਸੇ batch ਦੇ ਵਿੱਚ ਹੀ join ਕਰ ਲਓ ਉਦੋਂ ਤੱਕ ਵੈਸੇ ਹੀ ਬਹੁਤ ਵਧੀਆ ਤਿਆਰੀ ਹੋ ਜਾਏਗੀ ਇਹ ਵੀ ਸੱਤ ਤਰੀਕ ਨੂੰ start ਹੋਣ ਜਾ ਰਿਹਾ ਔਰ ਪੰਜਾਬ ਪੁਲਿਸ ਜਾਂ ਪੰਜਾਬ ਦੇ ਕਿਸੇ ਵੀ exam ਦੇ ਲਈ ਤੁਸੀਂ ਪੰਜਾਬੀ qualify ਦਾ ਪੇਪਰ ਦੀ theory ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਜੁੜੋ paid batch ਦੇ ਵਿੱਚ ਔਰ ਪੰਜਾਬ and ਹਰਿਆਣਾ ਹਾਈਕੋਰਟ, ਇਹ ਵੀ ਸੱਤ ਤਰੀਕ ਤੋਂ batch start ਹੋਣ ਜਾ ਰਿਹਾ ਹੈ ਠੀਕ ਹੈ clear ਹੈ। ਔਰ ਤੁਹਾਨੂੰ specially guide ਕੀਤਾ ਜਾਏਗਾ ਔਰ ਸਾਰੇ ਹੀ teacher ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਣਗੇ ਔਰ ਜਿਹਦੇ ਨਾਲ ਆਰਾਮ ਨਾਲ ਪੇਪਰ clear ਹੋ ਜਾਏਗਾ, ਤਾਂ ਸੱਤ ਤਰੀਕ ਨੂੰ batch start ਹੋਣ ਜਾ ਰਿਹਾ ਆਪਣੇ ਆਪ ਨੂੰ ਜ਼ਲਦੀ ਜ਼ਲਦੀ enroll ਕਰਵਾ ਲਓ। ਯਾਦ ਰੱਖਿਓ coupon code y ਪੰਜ ਸੌ ਇਕਾਨਵੇਂ। ਹਾਂਜੀ ਸਭ ਤੋਂ ਪਹਿਲਾਂ ਪ੍ਰਸ਼ਨ ਅੱਜ ਦਾ ਆਪਣਾ ਉਹ ਇਹ ਹੈ ਕਿ ਰਮਾਇਣ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ, ਹਾਂਜੀ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਰਮਾਇਣ ਤੇ ਰਮਾਇਣ ਵਿੱਚ। ਪੰਚ ਨਦ, ਪੈਟਾ ਪੁਟਾਮੀਆ, ਟੱਕ ਪ੍ਰਦੇਸ਼ ਜਾਂ ਫਿਰ ਸਪਤ ਸਿੰਧੂ very good, very good, very good, very good, very good, very good, very good ਬਹੁਤ ਵਧੀਆ, ਬਹੁਤ ਵਧੀਆ ETT books ਕਿਹੜੇ year ਦੀ ਲਵਾਂ ਤ੍ਰਿਲੋਕ ਰਾਏ ਹਾਲੇ books ਦੀ ਰਾਜੇ books ਵਾਲਾ ਜ਼ਮਾਨਾ ਗਿਆ ਯਾਰ class ਲਗਾਓ teacher ਦਾ ਗਿਆਨ ਲੈ ਕੇ ਆਓ। Very good, very good ਪਹਿਲਾ ਹੀ ਪ੍ਰਸ਼ਨ ਬਹੁਤ ਸਾਰਿਆਂ ਨੇ ਸਹੀ answer ਦਿੱਤਾ ਹੈ ਔਰ answer ਵੀ ਬਣਦਾ ਹੈ ਪਹਿਲਾ ਜਾਣੀ ਕਿ ਪੰਚ ਨਦ very good, very good ਯੂਨਾਨੀਆਂ ਨੇ ਕਿਹਾ ਸੀ ਪੈਂਟਾ ਪੁਟਾਮੀਆ, ਯੂਨਾਨੀਆਂ ਜ਼ਨਾਨੀਆਂ ਤੇ ਜ਼ਨਾਨੀਆਂ ਨੇ ਪਾਣੀਆਂ ਸ਼ੁਰੂ ਕਰ ਦਿੱਤੀਆਂ ਹੈ ਪੈਂਟਾ, ਤੇ ਯਾਦ ਰੱਖ ਲਇਓ ਪੈਂਟਾ ਪੁਟਾਮੀਆ, ਯੂਨਾਨੀਆਂ ਪੈਂਟਾ ਪੁਟਾਮੀਆ ਟੱਕ ਕਬੀਲੇ ਵਾਲਿਆਂ ਨੇ ਟੱਕ ਪ੍ਰਦੇਸ਼ ਕਿਹਾ ਸੀ ਤੇ ਰਿਗਵੇਦ ਵਾਲਿਆਂ ਨੇ ਕਿਹਾ ਸੀ ਸਪਤ ਸਿੰਧੂ ਰਿਗਵੇਦ, ਰਿਗਵੇਦ ਵੇਦ, ਵੈਦ ਵੈਦ ਦਵਾਈ ਦਏਗਾ ਕਾਹਦੀ ਸੱਪ ਲੜਨ ਦੀ ਸੱਪ ਲੜ ਜਾਏ ਤਾਂ ਵੈਦ ਦੇ ਕੋਲੇ ਜਾਣਾ ਚਾਹੀਦਾ ਹੈ ਤਾਂ ਸਪਤ ਸਿੰਧੂ ਯਾਦ ਰੱਖਣਾ ਹੈ ਰਿਗਵੈਦ, ਠੀਕ ਹੈ ਥੋੜ੍ਹੇ ਛੋਟੇ ਛੋਟੇ logic ਹੈ ਟੇਢੇ ਹੈ a ਉੱਤਰ ਬਿਲਕੁਲ ਸਹੀ ਅਗਲਾ ਪ੍ਰਸ਼ਨ ਮਹਿਮੂਦ ਗਜਨਵੀ ਦੇ ਪੰਜਾਬ ਜਾਣੀ ਕਿ ਭਾਰਤ ਤੇ ਹਮਲੇ ਦਾ ਅਸਲ ਉਦੇਸ਼ ਕੀ ਸੀ, ਪਹਿਲਾ ਹਮਲਾ ਤਾਂ ਪੰਜਾਬ ਤੇ ਕੀਤਾ ਨਾ, ਤਾਂ ਇਹ important question ਬਣ ਰਿਹਾ ਉਹ ਸਮੇਂ ਦੀ history ਤੋਂ ਮਹਿਮੂਦ ਗਜਨਵੀ ਦੇ ਪੰਜਾਬ ਤੇ ਹਮਲੇ ਦਾ ਅਸਲ ਉਦੇਸ਼ ਕੀ ਸੀ ਪੈਸੇ ਨੂੰ ਲੁੱਟਣ ਲਈ, ਹਾਰ ਦਾ ਬਦਲਾ ਲੈਣ ਲਈ, ਇਸਲਾਮ ਨੂੰ ਵਧਾਵਾ ਦੇਣ ਦੇ ਲਈ ਜਾਂ ਫਿਰ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ ਤਾਂ ਸਭ ਤੋਂ important question ਕਿ ਉਹਦਾ main ਅਸਲ ਮਕਸਦ ਕੀ ਸੀ ਉਦੇਸ਼ ਕੀ ਸੀ ਭਾਰਤ ਦੇ ਉੱਪਰ ਹਮਲੇ ਕਰਨ ਦਾ ਔਰ ਕਿੰਨੇ ਹਮਲੇ ਕੀਤੇ ਹੈ ਮਹਿਮੂਦ ਗਜਨਵੀ ਨੇ? ਸਤਾਰਾਂ ਹਮਲੇ, ਭਾਰਤ ਤੇ ਕਿੰਨੇ ਹਮਲੇ ਕੀਤੇ ਹੈ ਰਾਜੇ? ਸਤਾਰਾਂ ਹਮਲੇ ਕੀਤੇ ਹੈ ਔਰ ਚੌਦਾਂ ਸੌ ਊਠਾਂ ਤੇ ਹੀਰੇ ਜਵਾਹਰਾਤ ਲੁੱਟ ਕੇ ਲੈ ਕੇ ਗਿਆ ਸੀ, ਲੇਕਿੰਨ ਅਫ਼ਗਾਨੀਸਤਾਨ ਫਿਰ ਵੀ ਕਿਤੇ ਨਾ ਕਿਤੇ ਸਾਡੇ ਤੋਂ ਪਿੱਛੇ ਹੈ। Very good, very good, very good, very good ਬਿਲਕੁਲ ਸਹੀ ਕਿਹਾ ਹੈ ਸੈਮ ਗਿੱਲ ਨੇ ਕਿ ਪੈਸੇ ਦਾ ਭੁੱਖ ਸੀ ਪੈਸਾ ਦਾ ਭੁੱਖਾ ਸੀ ਬਿਲਕੁਲ। ਪੈਸੇ ਨੂੰ ਲੁੱਟਣ ਲਈ ਹੀ ਇਹ ਆਇਆ ਸੀ ਜਦ ਇਸਨੂੰ ਪਤਾ ਚੱਲਿਆ ਕਿ ਅਸਲੀ ਧਨ-ਦੌਲਤ ਪਿਆ ਹੀ ਮੰਦਿਰਾਂ ਚ ਹੈ, ਅੱਜ ਵੀ। ਇਹਨੂੰ ਜਦੋਂ ਪਤਾ ਲੱਗਿਆ ਕਿ ਅਸਲੀ ਧਨ ਦੌਲਤ ਪਿਆ ਹੀ ਮੰਦਿਰਾਂ ਚ ਹੈ ਤਾਂ ਫਿਰ ਇਹ ਭੁੱਲ ਗਿਆ ਸੀਗਾ ਕਿ ਰੱਬ ਨਾਮ ਦੀ ਕੋਈ ਚੀਜ਼ ਹੈ, ਇਹਨੇ ਸੋਚਿਆ ਬਸ ਮੰਦਿਰ ਲੁੱਟ ਲਓ ਤਾਂ ਉਸਤੋਂ ਬਾਅਦ ਕੋਈ ਮੰਦਿਰ ਨੀ ਛੱਡਿਆ ਔਰ ਤੁਹਾਨੂੰ ਪਤਾ ਹੀ ਹੈ ਸੋਮਨਾਥ ਦਾ ਮੰਦਿਰ, ਸੋਮਨਾਥ ਦਾ ਮੰਦਿਰ ਛੋਲਵਾਂ ਹੀ ਜਿਹੜਾ ਕੀ ਹੈ ਹਮਲਾ ਸੀ ਇਸਦਾ ਸੋਮਨਾਥ ਦਾ ਮੰਦਿਰ ਔਰ ਛੋਲਵਾਂ ਹੀ ਹਮਲਾ ਸੀ ਇਸਦਾ ਠੀਕ ਹੈ clear ਹੈ very good, very good, very good, very good ਬਹੁਤ ਵਧੀਆ ਚਲੋ clear ਹੁਣ ਆਪਾਂ ਕਰਦੇ ਹਾਂ ਗੱਲ ਅਗਲੇ ਪ੍ਰਸ਼ਨ ਦੀ ਤਾਂ ਇਹਦਾ ਉੱਤਰ ਬਿਲਕੁਲ ਸਹੀ ਹੈ a ਅਗਲਾ ਪ੍ਰਸ਼ਨ ਹੈ ਜੀ ਕਿਸ ਭਾਰਤੀ ਰਾਜ ਵਿੱਚ ਮਹਾਂਭਾਰਤ ਦੀ ਲੜਾਈ ਹੋਈ ਸੀ ਹਾਂਜੀ। ਪੰਜਾਬ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਫਿਰ ਮਹਾਂਰਾਸ਼ਟਰ ਦੇ ਵਿੱਚ ਕਿਸ ਭਾਰਤੀ ਰਾਜ ਵਿੱਚ ਮਹਾਂਭਾਰਤ ਦੀ ਲੜਾਈ ਹੋਈ ਸੀ ਔਰ ਮਹਾਂਭਾਰਤ ਦੀ ਲੜਾਈ ਹੋਈ ਸੀ ਕੁਰਕਸ਼ੇਤਰ। ਜਿਸਦੀ ਧਰਤੀ ਅੱਜ ਵੀ ਹੈ ਲਾਲ very good, very good, very good ਔਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਹਰਿਆਣਾ ਰਾਜ ਹੈ ਲੇਕਿੰਨ ਅਗਰ ਇਸ ਪ੍ਰਸ਼ਨ ਦੇ ਹਿਸਾਬ ਨਾਲ ਗੱਲ ਕਰੀਏ ਉੱਤਰ ਆਏਗਾ a very good, very good, very good ਪੰਜਾਬ ਬਿਲਕੁਲ ਸਹੀ ਪੰਜਾਬ ਪੰਜਾਬ ਦੀ ਧਰਤੀ ਤੇ ਹੋਇਆ ਸੀ ਮਹਾਂਭਾਰਤ ਦਾ ਯੁੱਧ ਔਰ ਅਗਰ ਤੁਹਾਨੂੰ ਪੁੱਛਿਆ ਜਾਵੇ ਵੈਸੇ question ਆ ਵੀ ਜਾਏਗਾ ਕਿ ਮਹਾਂਭਾਰਤ ਮਹਾਂਭਾਰਤ ਭਗਵਤ ਗੀਤਾ, ਭਗਵਤ ਗੀਤਾ ਜੋ ਹੈ ਉਹ ਕਿੱਥੇ ਲਿਖੀ ਗਈ ਹੈ ਤਾਂ ਉਹ ਵੀ ਪੰਜਾਬ ਹੀ ਉੱਤਰ ਆਏਗਾ। ਠੀਕ ਹੈ clear ਹੈ ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਜਿਹੜੀ ਕੀ ਹੈ ਬਹੁਤ ਹੀ ਨੇਕ ਇਨਸਾਨਾਂ ਦੀ ਭਗਵਾਨਾਂ ਦੀ ਧਰਤੀ ਰਹੀ ਹੈ ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ, ਚਾਰ ਪ੍ਰਾਚੀਨ

ਤੋਂ ਪੁਰਾਣਾ ਅਗਰ ਕੋਈ ਲਿ ਅਹ written ਦੇ ਵਿੱਚ ਕੋਈ ਕੋਈ book ਮਿਲਦੀ ਹੈ ਤਾਂ ਉਹ ਹੈ ਰਿਗਵੇਦ, ਉਹ ਹੈ

ਬਿਲਕੁਲ ਸਹੀ ਉੱਤਰ ਭਾਰਤ ਦੇ ਕਿਹੜੇ ਰਾਜ ਵਿੱਚ ਪ੍ਰਾਚੀਨ ਗ੍ਰੰਥ ਲਿਖੇ ਗਏ ਹੈ ਪੰਜਾਬ ਦੇ ਵਿੱਚ ਲਿਖੇ ਗਏ clear Very good, very good, very good, very good, very good, very good ਬਹੁਤ ਵਧੀਆ, ਬਹੁਤ ਵਧੀਆ ਲਓ ਰਾਜੇ ਫਟਾਫਟ ਇੱਕ ਵਾਰੀ share ਕਰ ਦਓ ਨਾਲ ਦਿਆਂ ਦੇ ਨਾਲ ਦੱਸ ਦਓ ਕਿ ਭਾਈ class ਲੱਗ ਚੁੱਕੀ ਹੈ ਅਗਲਾ ਪ੍ਰਸ਼ਨ,

ਕੰਪਿਊਟਰ class ਵਾਂਗੂ ਸਾਰੇ answer a ਹੈ very good, very good, very good, very good ਪ੍ਰਭਜੋਤ ਸਿੰਘ ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ ਪੰਜ plus ਆਬ ਪੰਜਾਬ ਬਿਲਕੁਲ ਸਹੀ ਹੈ ਪੰਜਾਬ, ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ ਨੂੰ ਪੰਜ plus ਆਬ ਨਾਲ ਬਣਿਆ ਹੈ ਇਹ ਬਿਲਕੁਲ ਸਹੀ ਲੇਕਿੰਨ ਮਹਾਂਭਾਰਤ ਦੇ ਵਿੱਚ ਕੀ ਕਿਹਾ ਜਾਂਦਾ ਹੈ ਪੰਚ ਨਦ ਕਿਹਾ ਜਾਂਦਾ ਹੈ। ਜਾਣੀ ਕਿ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਪੰਜ ਦਰਿਆ ਆ ਕੇ ਮਿਲਦੇ ਸੀ ਉਸ ਏਰੀਏ ਨੂੰ ਕਿਹਾ ਜਾਂਦਾ ਸੀ ਪੰਚ ਨਦ very good, very good, very good ਬਹੁਤ ਵਧੀਆ ਤਾਂ b ਉੱਤਰ ਪਹਿਲੀ ਵਾਰੀ

ਉਹ ਮੁਗ਼ਲਾਂ ਦੇ ਬਾਗ਼ ਵਜੋਂ ਜਾਣਿਆ ਜਾਂਦਾ ਸੀ? ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਇੱਕ ਪ੍ਰਸ਼ਨ ਕਰਵਾ ਦਊਂਗਾ, ਆਰਾਮ ਨਾਲ ਦੇ ਦਿਓ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਉੱਧਰੋਂ ਵੀ number ਬਣਾਉਣੇ ਹੈ ਔਰ a ਪੇਪਰ ਵੀ clear ਕਰਨਾ ਜ਼ਰੂਰੀ ਹੈ, ਠੀਕ ਹੈ। ਬਹੁਤ ਵਧੀਆ ਰਾਜੇ ਬਹੁਤ ਵਧੀ ਲਓ ਫਟਾਫਟ ਉੱਤਰ ਦੇ ਦਓ ਕਿ ਪ੍ਰਾਚੀਨ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਮੁਗ਼ਲਾਂ ਦੇ ਬਾਗ਼ ਵਜੋਂ ਜਾਣਿਆ ਜਾਂਦਾ ਸੀ, ਮੁਗ਼ਲਾਂ ਦੇ ਬਾਗ਼ ਵਜੋਂ ਜਾਣਿਆ ਜਾਂਦਾ ਸੀ ਔਰ ਜਿੱਥੇ ਹੈ ਕਬਰ ਪਹਿਲੇ ਛੇ ਮੁਗ਼ਲ ਬਾਦਸ਼ਾਹ ਦੇ ਵਿੱਚੋਂ ਕਿਸੇ ਇੱਕ ਦੀ ਔਰ ਉਹ ਹੈ ਜਹਾਂਗੀਰ ਜਹਾਂਗੀਰ ਦੀ ਕਬਰ ਹੈ ਲਾਹੌਰ ਤੇ ਮੁਗ਼ਲਾਂ ਦੇ ਬਾਗ਼ ਵਜੋਂ ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ important ਸੀ,

ਰਿਗਵੈਦਿਕ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਰਿਗਵੈਦਿਕ ਵੈਦ ਵੈਦ ਦੇ ਕੋਲੇ ਕਦੋਂ ਜਾਵਾਂਗੇ ਦਵਾਈ ਲੈਣ ਜਦੋਂ ਸੱਪ ਲੜੇਗਾ, ਤਾਂ ਸੱਪ ਤੋਂ ਮਤਲਬ ਸਪਤ ਸਿੰਧੂ ਜਾਣੀ ਕਿ ਉਸ ਸਮੇਂ ਸੱਤ ਦਰਿਆਵਾਂ ਦੀ ਧਰਤੀ ਦੇ ਆਧਾਰ ਤੇ ਸਪਤ ਸਿੰਧੂ ਕਿਹਾ ਜਾਂਦਾ ਸੀ ਠੀਕ ਹੈ clear ਹੈ। ਸਪਤ ਸਿੰਧੂ ਕਿਹਾ ਜਾਂਦਾ ਸੀ ਹੁਣ ਮੈਨੂੰ ਫਟਾਫਟ ਇਹ ਦੱਸ ਦਓ ਕਿ ਪੈਂਟਾ ਪੁਟਾਮੀਆ, ਪੈਂਟਾ ਪੁਟਾਮੀਆ ਕਿਹਨਾਂ ਨੇ ਕਿਹਾ ਸੀ ਪੰਜਾਬ ਨੂੰ? ਪੰਜਾਬ ਨੂੰ ਪੈਂਟਾ ਪੁਟਾਮੀਆਂ ਕਿਹਨਾਂ ਨੇ ਕਿਹਾ ਸੀ ਔਰ ਅੱਜ ਹੀ logic ਲਗਵਾਇਆ ਹੈ ਫਟਾਫਟ ਦੱਸ ਦਓ। very good, very good, very good, very good ਬਹੁਤ ਵਧੀਆ, ਬਹੁਤ ਵਧੀਆ ਲਓ ਰਾਜੇ ਫਟਾਫਟ ਉੱਤਰ ਦੇ ਦਓ। Very good, very good, very good ਬਹੁਤ ਵਧੀਆ ਕਿਆ ਬਾਤ ਹੈ, ਕਿਆ ਬਾਤ ਹੈ ਬਿਲਕੁਲ ਸਹੀ ਯੂਨਾਨੀਆਂ ਨੇ ਕਿਹਾ ਸੀ ਪੈਂਟਾ ਪੁਟਾਮੀਆਂ ਔਰ ਜੋ ਬੱਚੇ ਨਵੇਂ ਆਏ ਆ logic ਸੁਣ ਲਓ। ਯੂਨਾਨੀਆਂ ਜ਼ਨਾਨੀਆਂ ਤੇ ਪੈਂਟਾ ਆਪੇ ਬਸ logic ਲੱਗ ਜਾਊਗਾ ਠੀਕ ਹੈ clear ਹੈ ਪਾਉਂਦੀਆਂ ਨਾ ਅੱਜ ਕੱਲ੍ਹ ਜ਼ਨਾਨੀਆਂ ਪੈਂਟਾਂ ਤਾਂ ਯੂਨਾਨੀਆਂ ਵਿ ਜ਼ਨਾਨੀਆਂ ਇਸ ਲਈ ਕਹਿ ਰਿਹਾਂ ਕਿ ਯੂਨਾਨੀਆਂ ਤੋਂ ਜ਼ਨਾਨੀਆਂ ਯਾਦ ਰੱਖ ਲਇਓ ਚਲੋ, Logic ਲਗਾ ਲਿਆ ਕਰੋ ਕਿਉਂਕਿ logic ਨਾਲ ਕੀ ਹੈ ਉਹ ਵੈਸੇ ਤਾਂ ਆ ਹੀ ਜਾਂਦਾ ਹੈ ਪਰ option ਦੇ ਕੇ ਹੋਰ ਵੀ ਵਧੀਆ ਹੋ ਜਾਂਦਾ a ਉੱਤਰ ਬਿਲਕੁਲ ਸਹੀ ਫ਼ਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ? ਫ਼ਿਰੋਜ਼ਪੁਰ

ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ, ਬੁੱਟਰ ਬਿਲਕੁਲ ਚਲੋ ਫਟਾਫਟ ਦੱਸ ਦਓ ਕਿ ਫ਼ਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ ਹੈ? ਸਿਕੰਦਰ ਨੇ, ਇਲਤੁਤਮੇਸ ਨੇ, ਇਬਰਾਹਿਮ ਲੋਧੀ ਜਾਂ ਫਿਰ ਫ਼ਿਰੋਜ਼ਸ਼ਾਹ ਤੁਗਲਕ। ਫ਼ਿਰੋਜ਼ ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ ਤੇ ਕੌਣ ਸੀ, ਫਟਾਫਟ ਦੱਸ ਦਓ ਰਾਜੇ ਕਰਵਾਇਆ ਹੋਇਆ history ਦੇ ਵਿੱਚ very good ਬਹੁਤ ਵਧੀਆ ਜਿਹਨਾਂ ਨੇ ਉੱਤਰ ਦਿੱਤਾ ਹੈ d ਜ਼ਿਹਨਾਂ ਨੇ ਉੱਤਰ ਦਿੱਤਾ ਹੈ d ਫ਼ਿਰੋਜ਼ਸ਼ਾਹ ਤੁਗਲਕ ਉਹ ਬਿਲਕੁਲ ਸਹੀ ਤੇ ਫ਼ਿਰੋਜ਼ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ ਤੇ ਕੌਣ ਸੀ? ਫਟਾਫਟ ਦੱਸ ਦਓ, ਫ਼ਿਰੋਜ਼ਸ਼ਾਹ ਤੁਗਲਕ ਤੋਂ ਪਹਿਲਾਂ ਗੱਦੀ ਦੇ ਉੱਪਰ ਕੌਣ ਸੀ? ਤੁਗਲਕ Dynasty ਦੇ ਵਿੱਚੋਂ ਦਿੱਲੀ ਸਲਤਨਤ ਦੇ ਸਮੇਂ very good, very good, very good ਬਹੁਤ ਵਧੀਆ ਰਾਜੇ d ਉੱਤਰ ਤੁਹਾਡਾ ਬਿਲਕੁਲ ਸਹੀ, ਅਗਲਾ ਪ੍ਰਸ਼ਨ ਇਹ ਹੈ, ਕਿ ਫ਼ਿਰੋਜ਼ਸ਼ਾਹ ਤੁਗਲਕ ਤੋਂ ਪਹਿਲਾਂ ਕੌਣ ਸੀ ਜਿਸਨੇ ਜ਼ਰੀਆ ਕਰ ਲਗਾ ਦਿੱਤਾ ਸੀ ਦੁਬਾਰਾ, ਇਹ ਫ਼ਿਰੋਜ਼ਸ਼ਾਹ ਤੁਗਲਕ ਹੀ ਸੀ ਲੇਕਿੰਨ ਫ਼ਿਰੋਜ਼ਸ਼ਾਹ ਤੁਗਲਕ ਤੋਂ ਪਹਿਲਾਂ ਕੌਣ ਸੀ very good ਕਿਆ ਬਾਤ ਹੈ ਕਿਆ ਬਾਤ ਹੈ ਮੁਹੰਮਦ ਬਿਨ, ਰਵੀ ਕੁਮਾਰ ਬਿਲਕੁਲ ਸਹੀ, ਮੁਹੰਮਦ ਬਿਨ ਤੁਗਲਕ ਸੀ ਫ਼ਿਰੋਜ਼ਸ਼ਾਹ ਤੁਗਲਕ ਤੋਂ ਪਹਿਲਾਂ, ਜਿਸਦਾ ਨਾਮ ਸੀ ਜਿਉਨਾ ਖਾਂ ਜਿਉਨਾ ਖਾਂ ਜਿਸਦਾ ਨਾਮ ਸੀ ਔਰ ਜਿਸਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਹੈ। ਔਰ philosopher ਸੀ ਉਹ ਪਰ implement ਨਹੀਂ ਕਰ ਪਾਉਂਦਾ ਸੀ, ਇਸ ਕਰਕੇ ਉਹਦੀ ਮੂਰਖਤਾ ਸਾਬਿਤ ਹੋ ਜਾਂਦੀ ਸੀ ਔਰ ਜਿਹੜਾ ਕੀ ਹੈ ਉਹੀ ਸੀ ਜਿਸਨੇ ਦਿੱਲੀ ਤੋਂ

ਅਗਲਾ ਪ੍ਰਸ਼ਨ ਹੈ ਮਹਿਮੂਦ ਗਜਨਵੀ ਨੇ ਪੰਜਾਬ ਦੇ ਉੱਤੋਂ ਉੱਤੇ ਕਦੋਂ ਹਮਲਾ ਕੀਤਾ? ਦਸਵੀਂ ਸਦੀ, ਬਾਰਵੀਂ ਸਦੀ, ਗਿਆਰਵੀਂ ਸਦੀ ਜਾਂ ਫਿਰ ਤੇਰਵੀਂ ਸਦੀ, ਅਗਰ ਯਾਦ ਹੈ ਤਾਂ ਮਹਿਮੂਦ ਗਜਨਵੀ ਦੇ ਹਮਲੇ ਹੋਏ ਹੈ

ਇੱਕ ਤੋਂ ਹੀ ਜਿਹੜੀ ਕੀ ਹੈ ਇੱਕ ਤੋਂ ਹੀ ਸਦੀ ਸ਼ੁਰੂ ਹੋ ਜਾਏਗੀ ਕਿਹੜੀ ਅਗਲੀ ਜਾਣੀਕਿ ਗਿਆਰਵੀਂ ਸਦੀ, ਗਿਆਰਵੀਂ ਸਦੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਜਵਾਬ ਦਓਗੇ ਤਾਂ ਉੱਤਰ ਕੀ ਬਣੇਗਾ, ਗਿਆਰਵੀਂ ਸਦੀ ਰਾਜੇ ਗਿਆਰਵੀਂ ਸਦੀ, ਕਈ ਦੇਖੋ ਦਸਵੀਂ ਕਹਿ ਰਹੇ ਆ ਇੱਕ ਹਜ਼ਾਰ ਸੰਨ ਇੱਕ ਹਜ਼ਾਰ ਤੋਂ ਛੇ ਸ਼ੁਰੂ ਕੀਤੇ ਹੈ ਤਾਂ ਸਦੀ ਕਿਹੜੀ ਚੱਲ ਪਈ ਗਿਆਰਵੀਂ ਸਦੀ ਹੀ ਚੱਲ ਪਈ ਨਾ। ਤਾਂ ਸਦੀ ਅਗਲੀ ਮੰਨੀ ਜਾਏਗੀ ਤਾਂ ਗਿਆਰਵੀਂ ਸਦੀ ਦੇ according c ਉੱਤਰ ਬਿਲਕੁਲ ਸਹੀ, ਠੀਕ ਹੈ ਸਦੀਆਂ ਦੇ ਵਿੱਚ ਨਾ ਉਲਝੋ। ਅਗਲਾ ਪ੍ਰਸ਼ਨ ਹੈ ਮਹਿਮੂਦ ਗਜਨਵੀ ਮਹਿਮੂਦ ਗਜਨਵੀ ਨੇ ਪੰਜਾਬ ਜਾਣੀ ਕਿ ਭਾਰਤ ਉੱਤੇ ਕਿੰਨੇ ਹਮਲੇ ਕੀਤੇ? ਭਾਰਤ ਉੱਤੇ ਮਹਿਮੂਦ ਗਜਨਵੀ ਨੇ ਕਿੰਨੇ ਹਮਲੇ ਕੀਤੇ ਹੈ ਫਟਾਫਟ ਉੱਤਰ ਦੇ ਦਓ ਰਾਜੇ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਮੇਰਾ ਸਹੀ ਹੈ ਦੀਪ ਕੌਰ ਬਿਲਕੁਲ ਸਹੀ, ਹਰਵਿੰਦਰ ਵੇਦੀ, ਗੁਰਪ੍ਰੀਤ ਗੋ ਗੁਰੀ, ਸੈਮ ਗਿੱਲ, ਅਰਪਣ ਸਿੱਧੂ, ਬੇਬੇ ਦੀ ਲਾਡਲੀ ਜਸਵੀਰ ਕੌਰ ਪਲਕ ਤੇ ਪੂਜਾ ਮਿੱਤਲ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 ਸਤਾਰਾਂ ਹਮਲੇ ਮਹਿਮੂਦ ਗਜਨਵੀ ਨੇ ਕੀਤੇ ਹੈ ਪੰਜਾਬ ਦੇ ਉੱਪਰ ਜਾਂ ਭਾਰਤ ਦੇ ਉੱਪਰ ਸਤਾਰਾਂ ਹਮਲਾ ਕੀਤੇ ਹੈ, ਜਦ ਇਹ ਊਠਾਂ, ਜਦ ਇਹ ਲੈ ਕੇ ਜਾ ਰਿਹਾ ਸੀ ਸੋਮਨਾਥ ਦੇ ਮੰਦਿਰ ਨੂੰ ਲੁੱਟ ਕੇ ਤਾਂ ਇਹ ਗਿਆ ਸੀ

ਸਾਡੇ ਮੰਦਿਰਾਂ ਚ ਬਹੁਤ ਪੈਸਾ ਪਿਆ ਤੇ ਲੁੱਟ ਕੇ ਲੈ ਜਾ, ਕਿਸੇ ਨੇ ਨੀ ਵਿਰੋਧ ਕੀਤਾ, ਸਭ ਛੁੱਪ ਗਏ, ਸਭ ਛੁੱਪ ਗਏ, ਸਭ ਲੁੱਕ ਗਏ ਸਭ ਬੰਦੀ ਬਣਾ ਲਏ ਔਰ ਮੂਰਤੀਆਂ ਨੂੰ ਲੈ ਗਿਆ ਨਾਲ ਤੋੜ ਕੇ ਔਰ ਉੱਥੇ ਦੀਆਂ ਜੋ ਮਸਜਿਦ ਸੀ ਉੱਥੇ ਪੌੜੀਆਂ ਦੇ ਉੱਤੇ ਉਹਨਾਂ ਮੂਰਤੀਆਂ ਨੂੰ ਲਗਾਇਆ ਗਿਆ ਆਰਾਮ ਨਾਲ ਆਇਆ ਆਰਾਮ ਨਾਲ ਗਿਆ ਲੇਕਿੰਨ ਲੇਕਿੰਨ ਰਸਤੇ ਦੇ ਵਿੱਚ ਉਹਦੇ ਕੁਛ ਊਠਾਂ ਨੂੰ ਪੰਜਾਬ ਦੇ ਜੱਟਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਲੁੱਟਿਆ ਵੀ ਲੇਕਿੰਨ ਇੱਕ ਵਾਰ ਤਾਂ ਉਹ ਚਲਾ ਗਿਆ, ਭਾਵੇਂ ਜਿੰਨਾ ਮਰਜ਼ੀ ਬੰਦਾ ਤਕੜਾ ਹੋਵੇ ਸਮਾਂ ਸਮਾਂ ਸਮਾਂ ਸਮਾਂ ਬਹੁਤ ਬਲਵਾਨ ਹੁੰਦਾ ਹੈ ਹਨਾ, ਤਾਂ ਉਹਨੇ ਸਮੇਂ ਦੀ ਨਜਾਕਤ ਨੂੰ ਸਮਝਿਆ ਔਰ ਕੁਛ ਨਹੀਂ ਕਿਹਾ, ਕੁਛ ਨਹੀਂ ਕਿਹਾ ਇੱਕ ਅੱਧਾ ਇੱਕ ਦੋ ਊਠ ਲੁੱਟ ਵੀ ਲਏ ਕੁਛ ਨੀ ਕਿਹਾ ਕਿਉਂਕਿ ਚੌਦਾਂ ਸੌ ਊਠ ਸੀ ਰਾਜੇ ਉਹਦੇ ਕੋਲ, ਚੌਦਾਂ ਸੌ ਊਠ ਸੀ।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

ਹਾਂ very good, very good, very good ਗੁਰਨੂਰ ਬਿਲਕੁਲ ਸੰਧੂ ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ, ਠੀਕ ਹੈ clear ਹੈ। ਸੋਮਨਾਥ ਦਾ ਮੰਦਿਰ ਜੇਕਰ ਗਜਨੀ ਲੁੱਟਦਾ ਨਾ ਤਾਂ d ਉੱਤਰ ਬਿਲਕੁਲ ਸਹੀ, ਭਾਰਤ ਨੇ ਫਿਰ ਵੀ ਉੱਥੇ ਹੀ ਹੋਣਾ ਸੀ ਰਾਜੇ, ਮੁਗ਼ਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ? ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬਿਆਂ ਦੇ ਵਿੱਚ ਵੰਡਿਆ ਹੈ ਇੱਕ ਦੋ ਤਿੰਨ ਜਾਂ ਫਿਰ ਪੰਜ ਫਟਾਫਟ ਉੱਤਰ ਦੇ ਦਓ ਰਾਜੇ ਫਟਾਫਟ very good, very good, very good, very good, very good ਹਾਂ ਰਾਜਸਥਾਨ ਦਾ ਜਹਾਜ਼ ਬਿਲਕੁਲ ਊਠ ਨਹੀਂ ਰਾਜਸਥਾਨ ਦਾ ਜਹਾਜ਼ ਬਿਲਕੁਲ ਇਹ ਉਹ ਜਹਾਜ਼ ਹੈ ਜਿਹੜਾ ਰੈ ਰਾਜ ਕਿਉਂਕਿ ਉਹਦੇ ਪੇਰ ਚਪਟੇ ਹੁੰਦੇ ਹੈ ਨਾ, ਤਾਂ ਉਹਦੇ ਲਈ ਤੁਰਨਾ ਸੌਖਾ ਹੈ ਹੁਣ ਜੇ ਕਿਤੇ ਉਹਦੇ ਬੰਦੇ ਹੀ ਲੈ ਕੇ ਜਾਂਦੇ ਤਾਂ ਬਸ ਥੋੜ੍ਹੀ ਦੂਰ ਹੀ ਪਹੁੰਚਦੇ ਫਿਰ ਉਹ। ਘੋੜੇ ਨਹੀਂ ਉੱਧਰ ਦੀ ਜਾਣੇ ਸੀ very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਕਿਆ ਬਾਤ ਹੈ, ਕਿਆ ਬਾਤ ਹੈ ਲਓ ਜੀ ਇੱਥੇ ਹੋ ਗਈ ਪ੍ਰਸ਼ਨਾਂ ਦੀ ਗੜਬੜ ਇੱਥੇ ਹੋ ਗਈ ਤੁਹਾਡੇ ਉੱਤਰਾਂ ਦੀ ਗੜਬੜ, ਕੋਈ ਕਹਿ ਰਿਹਾ ਹੈ ਦੋ ਤੇ ਕੋਈ ਕਹਿ ਰਿਹਾ ਹੈ ਤਿੰਨ ਤੇ ਕੋਈ ਕਹਿ ਰਿਹਾ ਹੈ ਪੰਜ ਜਦ ਕਿ answer ਹੈ ਦੋ ਦੋ ਮੁਗ਼ਲ ਸਮਰਾਟ ਅਕਬਰ ਨੇ ਪੰਜਾਬ ਨੂੰ ਦੋ ਹਿੱਸਿਆਂ ਦੇ, ਦੋ ਸੂਬਿਆਂ ਦੇ ਵਿੱਚ ਵੰਡਿਆ ਸੀ ਠੀਕ ਹੈ clear ਹੈ ਅਗਲਾ ਹੈ ਪੰਜਾਬ ਦੇ ਵਿੱਚ ਮੁਗ਼ਲ ਸਮਰਾਜ ਦਾ ਪਤਨ ਕਦੋਂ ਹੋਇਆ? ਪੰਜਾਬ ਦੇ ਵਿੱਚ ਮੁਗ਼ਲ ਸਾਮਰਾਜ ਦਾ ਪਤਨ ਕਦੋਂ ਹੋਇਆ? ਛੋਲਵੀਂ ਸਦੀ, ਸਤਾਰਵੀਂ ਸਦੀ, ਅਠਾਰਵੀਂ ਸਦੀ ਜਾਂ ਫਿਰ ਉੱਨਵੀਂ ਸਦੀ, ਹੁਣ ਧਿਆਨ ਨਾਲ ਸੁਣ ਲਓ ਅਗਰ ਛੋਲਵੀਂ ਸਦੀ ਦੇਣੀ ਹੈ ਤਾਂ ਤੁਹਾਡੇ ਦਿਮਾਗ ਚ ਇਹ ਹੋਣਾ ਚਾਹੀਦਾ ਹੈ ਕਿ ਪੰਦਰਾਂ ਸੌ ਇੱਕ ਤੋਂ ਲੈ ਕੇ

ਤਾਂ ਸਤਾਰਾਂ ਸੌ ਇੱਕ ਤੋਂ ਲੈ ਕੇ ਅਠਾਰਾਂ ਸੌ ਤੱਕ ਦੀ ਗੱਲ ਹੋ ਰਹੀ ਹੈ ਅਗਰ ਉੱਨਵੀਂ ਸਦੀ ਦਿਮਾਗ ਚ ਆ ਰਿਹਾ ਹੈ ਤਾਂ ਅਠਾਰਾਂ ਸੌ ਇੱਕ ਤੋਂ ਲੈ ਕੇ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

ਅਠਾਰਵੀਂ ਸਦੀ ਮੁਕੇਸ਼ ਸਿੰਘ ਨੇ ਉੱਤਰ ਦਿੱਤਾ ਹੈ ਔਰ ਔਰ ਔਰ ਔਰ ਮੁਕੇਸ਼ ਸਿੰਘ ਤੇ ਸੋਨੂੰ ਸ ਮੈਨੂੰ ਲੱਗਦਾ ਮੁੰਡਿਆਂ ਨੇ ਹੀ ਉੱਤਰ ਦਿੱਤਾ ਹੈ। ਕਿਆ ਬਾਤ ਹੈ ਕਿਆ ਬਾਤ ਹੈ ਤਾਂ ਹੀ ਮੈਂ ਕਹਿਨਾ ਹੁਨਾ ਕੁੜੀਓ ਜਿਸ ਹਿਸਾਬ ਨਾਲ ਤੁਸੀਂ ਤੁਹਾਡੇ ਕੋਲੇ time ਹੈ ਨਾ ਪੜ੍ਹਨ ਦਾ ਔਰ ਜਿੰਨੀ ਸਿਦਤ ਨਾਲ time ਕੱਢ ਕੇ ਹਨਾ ਤੁਸੀਂ ਪੜ੍ਹਦੇ ਹੋ ਨਾ ਮੇਰੇ ਹਿਸਾਬ ਨਾਲ top ਹੀ ਸਾਰੀ ਕੁੜੀਆਂ ਨੂੰ ਕਰਨਾ ਚਾਹੀਦਾ ਹੈ, ਹਨਾ ਪਰ ਰੋਲਾ ਇਹ ਹੈ ਤੁਸੀਂ ਆਪਸ ਚ ਮਾਰਨ ਲੱਗ ਜਾਂਦੇ ਹੋ ਗੱਲਾਂ, ਠੀਕ ਹੈ ਮਾੜੀ ਜਿਹੀ ਕੋਈ ਤੁਹਾਨੂੰ ਗੱਲ ਮਿਲ ਜਾਏ ਭੈ ਅੱਛਾ ਅੱਛਾ ਠੀਕ ਹੈ ਭੈਣੇ ਆਹ ਸੂਟ ਯੇਹ ਵੋਹ ਯੇਹ ਵੋਹ ਠੀਕ ਹੈ ਸਾਡੇ ਕੋਈ ਮਾੜੀ ਜਿਹੀ ਗੱਲ ਕਰਦੇ ਓਹ ਹੋ ਹੋ, ਇਸ ਲਈ ਰਾਜੇ ਹੁਣ time ਹੈ ਪੜ੍ਹਨ ਦਾ। ਪੜ੍ਹੋ ਅੱਗੇ ਵਧੋ ਨੌਕਰੀ ਲਓ ਸਾਰੀ ਉਮਰ ਪਈ ਹੈ ਗੱਲ ਕਰਨ ਲਈ ਕਿਉਂਕਿ ਮੂੰਹ ਦਾ ਕੋਈ ਬਿੱਲ ਨੀ ਆਉਂਦਾ, ਠੀਕ ਹੈ ਇਹ ਆਪਣੇ ਤੇ ਇਹਨੂੰ ਜਿੰਨਾ ਮਰਜ਼ੀ ਬੋਲ ਲਓ ਜਿੰਨਾ ਮਰਜ਼ੀ ਚੁੱਪ ਰਹਿ ਲਓ ਪਰ

ਇਹ ਨੀ ਹੈ ਕਿ ਉਹ ਚੁੱਪ ਬੈਠੇ ਤੇ ਉਹਨਾਂ ਨੂੰ question ਨੀ ਆਉਂਦਾ, ਆਉਂਦਾ ਉਹਨਾਂ ਨੂੰ ਵੀ ਹੈ ਬਸ ਉਹ ਇਹ ਦੇਖਦੇ ਹੈ ਕਿ ਹਾਂ ਮੈਨੂੰ ਆਉਂਦਾ ਹੈ ਬਸ ਠੀਕ ਹੈ ਠੀਕ ਹੈ ਮੈਂ ਦੇਖਿਆ ਕਈ ਇੱਥੇ ਗੱਲਾਂ ਕਰਨ ਲੱਗ ਜਾਂਦੇ ਹਨਾ very good, very good ਬਹੁਤ ਵਧੀਆ ਬਿਲਕੁਲ, ਤਾਂ ਗੱਲਾਂ ਨਾ ਕਰਿਆ ਕਰੋ ਠੀਕ ਹੈ ਤੁਹਾਡੇ ਫ਼ਾਇਦੇ ਲਈ ਕਹਿ ਰਿਹਾਂ ਹੋ ਸਕਦਾ ਤੁਹਾਨੂੰ ਗੱਲ ਕੌੜੀ ਲੱਗੀ ਹੋਵੇ ਤਾਂ c ਉੱਤਰ ਬਿਲਕੁਲ ਸਹੀ ਹੈ ਅਠਾਰਵੀਂ ਸਦੀ ਠੀਕ ਹੈ clear ਹੈ ਹਾਂਜੀ ਠੀਕ ਹੈ ਜਸਵੀਰ ਕੌਰ ਸਭ ਤੋਂ ਪਹਿਲਾਂ ਉੱਤਰ ਮੈਂ ਦਿੱਤਾ ਚਲੋ ਮੰਨ ਲੈਂਦੇ ਹਾਂ ਜੀ। ਦੁੱਲਾ ਭੱਟੀ ਕਿਸ ਮੁਗ਼ਲ ਸਮਰਾਟ ਦਾ ਸਮਕਾਲੀ ਸੀ ਦੁੱਲਾ ਭੱਟੀ ਸੁੰਦਰ ਮੁੰਦਰੀਏ ਵਾਲਾ ਦੁੱਲਾ ਭੱਟੀ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 ਠੀਕ ਹੈ ਠੀਕ ਹੈ ਮਿਸਟਰ ਭੁੱਲਰ very good, very good, very good, very good, very good, very good, very good, very good, very good ਗੱਲ ਦਿੱਲ ਤੇ ਲੱਗੀ ਹੈ ਕੋਈ ਗੱਲ ਨੀ ਕੋਈ ਗੱਲ ਨੀ ਰਾਜੇ ਦਿਲ ਤੇ ਹੀ ਤਾਂ ਗੱਲ ਲਗਾਉਣੀ ਹੈ ਕਹਿੰਦੇ ਹੈ ਨਾ

Very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਦੁੱਲਾ ਭੱਟੀ ਕਿਸ ਮੁਗ਼ਲ ਸਮਰਾਟ ਦਾ ਸਮਕਾਲੀ ਸੀ ਜਿਹਨਾਂ ਨੇ ਉੱਤਰ ਦਿੱਤਾ ਹੈ a ਜਿਹਨਾਂ ਨੇ ਉੱਤਰ ਦਿੱਤਾ ਹੈ a ਜਹਾਂਗੀਰ Very good ਬਿਲਕੁਲ ਸਹੀ ਬਿਲਕੁਲ ਸਹੀ ਬਾਕੀ check ਕਰ ਲਵਾਂਗੇ ਇੱਕ ਵਾਰੀ ਠੀਕ ਹੈ question ਲੈ ਕੇ ਜ਼ਰੂਰ ਆਇਆਂ ਜਹਾਂਗੀਰ ਉੱਤਰ ਹੈ ਪਰ ਫਿਰ ਵੀ ਇੱਕ ਵਾਰੀ check ਕਰਾਂਗਾ doubt ਹੈ ਥੋੜ੍ਹਾ ਜਿਹਾ। ਪੰਜਾਬ ਦੇ ਵਿੱਚ ਜੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ਗੋਰਖਪੁਰ, ਤਲੂੰਬਾ, ਗੋਰਖਨਾਥ ਪਹਾੜੀ ਜਾਂ ਫਿਰ ਨਾਰਨੋਲ, ਨਾਰਨੋਲ ਹੈ ਰਾਜੇ ਕਿੱਥੇ, ਨਾਰਨੋਲ ਹੈ ਹਰਿਆਣੇ ਦੇ ਵਿੱਚ। ਪੰਜਾਬ ਦੇ ਵਿੱਚ ਜੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ? ਗੋਰਖਪੁਰ, ਤਲੂੰਬਾ, ਗੋਰਖਨਾਥ ਪਹਾੜੀ ਜਾਂ ਫਿਰ ਨਾਰਨੋਲ। ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ very good, very good, very good, very good, very good ਬਾਕੀ ਹਾਂ check ਕਰ ਲਵਾਂਗੇ ਰਾਜੇ।

ਛੱਬੀ ਦੇ ਵਿੱਚ ਦੂਸਰੀ ਲੜਾਈ ਪੰਦਰਾਂ ਸੌ ਛਪੰਜਾ ਦੇ ਵਿੱਚ, ਤੀਸਰੀ ਲੜਾਈ ਸਤਾਰਾਂ ਸੌ ਇਕਾਹਠ ਦੇ ਵਿੱਚ, ਪਹਿਲੀ ਲੜਾਈ ਬਾਬਰ ਤੇ ਇਬਰਾਹਿਮ ਲੋਧੀ

ਤਾਂ ਹੇਮੂੰ ਜੋ ਹੈ ਉਹ ਹਿੰਦੂ ਜਰਨੈਲ ਸੀ ਠੀਕ ਹੈ ਸ਼ੇਰਸ਼ਾਹ ਵੱਲੋਂ, ਸ਼ੇਰਸ਼ਾਹ ਸੂਰੀ ਦੀ ਤਾਂ ਖੈਰ death ਹੋ ਗਈ ਸੀ ਠੀਕ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਸਤਾਰਾਂ ਸੌ ਇਕਾਹਠ ਦੇ ਵਿੱਚ ਤਾਂ ਇਹ ਹੈ ਅਹਿਮਦ ਸ਼ਾਹ ਅਬਦਾਲੀ ਤੇ ਮਰਾਠੇ। ਅਹਿਮਦ ਸ਼ਾਹ ਅਬਦਾਲੀ ਤੇ ਮਰਾਠੇ, ਪਾਣੀਪੱਤ ਦੀ ਪਹਿਲੀ ਲੜਾਈ, ਪਹਿਲੀ ਲੜਾਈ ਦੇ ਵਿੱਚ ਬਾਬਰ ਦੀ ਜਿੱਤ ਹੋਈ ਹੈ, ਇਬਰਾਹਿਮ ਲੋਧੀ ਹਾਰਿਆ, ਪਾਣੀਪੱਤ ਦੀ ਦੂਜੀ ਲੜਾਈ ਵਿੱਚ ਅਕਬਰ ਦੀ ਜਿੱਤ ਹੋਈ ਹੈ, ਹੇਮੂੰ ਹਾਰਿਆ ਹੈ। ਤੀਸਰੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿੱਤਿਆ ਹੈ ਤੇ ਕੌਣ ਹਾਰਿਆ ਹੈ ਮਰਾਠਾ, ਕਹਿਣ ਦਾ ਮਤਲਬ ਬਾਹਰਲੇ ਹੀ ਜਿੱਤੇ ਹੈ ਸਾਰੇ ਕਿਉੁਂਕਿ ਪਾਣੀਪੱਤ ਦੀ ਪਹਿਲੀ ਲੜਾਈ ਦੇ ਵਿੱਚ ਪਾਣੀਪੱਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਉਣ ਦੀ ਅਗਰ ਗੱਲ ਕਰੀਏ ਤਾਂ ਕਹਿੰਦੇ ਨਾ ਘਰਦੇ ਮਾਰਦੇ ਹੁੰਦੇ ਆ, ਤਾਂ ਉਹੀ ਸੀ ਜੇ ਕਿਤੇ ਜੇ ਕਿਤੇ ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸਹੀ ਹੁੰਦਾ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 ਤਾਂ ਚੰਗਾ ਭਲਾ ਮੁਗ਼ਲ ਸਾਮਰਾਜ ਖ਼ਤਮ ਹੋ ਜਾਣਾ ਸੀ ਲੇਕਿੰਨ ਇਸ ਲੜਾਈ ਨੇ ਮੁਗ਼ਲ ਸਾਮਰਾਜ ਦੀਆਂ ਸਾਰੇ ਪਾਸੇ ਤੋਂ ਰਸਤੇ ਖੋਲ ਦਿੱਤੇ। ਤੀਸਰੀ ਦੀ ਗੱਲ ਕਰੀਏ ਸਤਾਰਾਂ ਸੌ ਇਕਾਹਠ ਦੇ ਵਿੱਚ ਮਰਾਠਾ ਜੋ ਸੀ ਮਹਾਰਾਸ਼ਟਰ ਤੋਂ ਪੰਜਾਬ ਤੱਕ ਰਾਜ ਕਰ ਲਿਆ ਸੀ ਉਹਨਾਂ ਨੇ ਲੇਕਿੰਨ ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ, ਹਮਲਿਆਂ ਕਾਰਨ ਜਿਹੜਾ ਕਿਤੇ ਨਾ ਕਿਤੇ ਇਹ ਮਰਾਠਾ ਇੱਕੋ ਵਾਰ ਹੀ ਜਿਹੜਾ ਕੀ ਹੈ ਲੜਾਈ ਦੇ ਮੈਦਾਨ ਚ ਆ ਗਿਆ ਪਰ ਉਹ ਲੜਾਈ ਦੇ ਉਹ ਜਿਹੇ ਜੋਹਰ ਇਸ ਲਈ ਨਹੀਂ ਦਿਖਾ ਪਾਏ ਕਿਉਂਕਿ ਮਹਾਂਰਾਸ਼ਟਰ ਤੋਂ ਸਿੱਖ ਕੇ ਆਏ ਲੜਨ ਦਾ ਤਰੀਕਾ ਇਹਨਾਂ ਦੀ ਸੀ ਗੁਰੀਲਾ ਨੀਤੀ ਲੇਕਿੰਨ ਪੰਜਾਬ ਦੇ ਪਾਣੀਪੱਤ ਦੇ ਅਗਰ ਮੈਦਾਨ ਦੇ ਵਿੱਚ ਲੜਾਈ ਹੋ ਰਹੀ ਸੀ ਤਾਂ ਸਭਾਵੀ ਗੱਲ ਹੈ ਉਹ ਮੈਦਾਨ ਸੀ,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

ਚਲੋ very good ਬਹੁਤ ਵਧੀਆ ਤਾਂ ਉੱਤਰ ਹੈ ਰਾਜੇ d ਅਕਬਰ ਤੇ ਹੇਮੂੰ, ਖੇਮੂੰ ਨਹੀਂ ਹੈ ਇਹ ਹੇਮੂੰ ਹੈ ਠੀਕ ਹੈ ਹੇਮੂੰ ਹੈ। ਅਗਲਾ ਪ੍ਰਸ਼ਨ ਹੈ ਪਾਣੀਪੱਤ ਦੀ ਤੀਜੀ ਲੜਾਈ ਕਿਹੜੀ ਦੋ ਧਿਰਾਂ ਦੇ ਵਿਚਕਾਰ ਹੋਈ, ਤਾਂ ਆਪਾਂ ਹੁਣੇ ਹੁਣੇ ਹੀ ਕੀਤਾ ਹੈ ਮਰਾਠਾ ਤੇ ਅਹਿਮਦਸ਼ਾਹ ਅਬਦਾਲੀ b ਉੱਤਰ ਬਿਲਕੁਲ ਸਹੀ। ਔਰ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੁ ਨਾਨਕ ਦੇ ਜੀ ਦੀਆਂ ਉਦਾਸੀਆਂ ਦੇ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ? ਮਹਿਮਾਂ ਪ੍ਰਕਾਸ਼, ਜਨਮ ਸਾਖੀ, ਨਾਨਕ ਪ੍ਰਕਾਸ਼ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਰਾਇਣ ਦੀ ਲੜਾਈ ਬਿਲਕੁਲ ਸਹੀ ਗਿਆਰਾਂ ਸੌ ਇਕਾਨਵੇਂ ਤੇ ਗਿਆਰਾਂ ਸੌ ਬਾਨਵੇਂ। ਬਸ ਯਾਦ ਰੱਖਣਾ ਹੈ ਗਿਆਰਾਂ ਸੌ ਇਕਾਨਵੇਂ ਤੇ ਬਾਨਵੇਂ, ਗੱਲ ਇਕਾਨਵੇਂ ਜਾਂ ਬਾਨਵੇਂ ਦੀ ਹੋਣੀ ਹੈ ਠੀਕ ਹੈ ਔਰ code ਵੀ ਆਪਣਾ ਇਕਾਨਵੇਂ, ਪੰਜ ਸੌ ਇਕਾਨਵੇਂ y ਪੰਜ ਸੌ ਇਕਾਨਵੇਂ ਤਾਂ ਜਿਹੜੇ ਵੀ ਬੱਚੇ ਨੇ ਰਾਜੇ paid batch ਲੈਣਾ ਹੈ ਤਾਂ ਯਾਦ ਰੱਖਣਾ code y ਪੰਜ ਸੌ ਇਕਾਨਵੇਂ y ਪੰਜ ਸੌ ਇਕਾਨਵੇਂ ਲਗਾਉਣ ਦਾ ਮਤਲਬ ਇਹ ਹੈ,

ਕਿਉਂਕਿ ਰਾਜੇ ਇਕੱਲਾ ਪੜ੍ਹਨ ਨਾਲ ਵੀ ਪੇਪਰ ਨੀ clear ਹੋ ਜਾਂਦਾ guidance ਵੀ ਚਾਹੀਦੀ ਹੈ, ਦੋ ਕਲਾਸਾਂ ਹੁਣ ਮੈਂ ਸੋਚਿਆ ਇਹੋ ਜਿਹੀਆਂ ਜ਼ਰੂਰ ਲਗਾਇਆ ਕਰਾਂਗਾ, ਜਿਹੜੀਆਂ ਤੁਹਾਡੇ ਤੋਂ ਸਿਰਫ਼ ਇਹੀ ਪੁੱਛਣਾ ਕਿ doubt ਕੀ ਹੈ, ਕਿਉਂ ਨੀ ਪੇਪਰ clear ਹੋ ਰਿਹਾ reason ਕੀ ਹੈ ਕਈ ਬੇਚਾਰੇ ਤਿੰਨ ਤਿੰਨ, ਚਾਰ ਚਾਰ ਸਾਲ ਤੋਂ ਲੱਗੇ ਹੋਏ ਆ, ਚੰਗੀ ਮਿਹਨਤ ਕਰ ਰਹੇ ਹੈ, ਘਰਦਿਆਂ ਨੂੰ ਵੀ ਪਤਾ ਉਹਨਾਂ ਦੇ ਮਿਹਨਤ ਕਰ ਰਹੇ ਹੈ, ਪਰ ਕਿਤੇ ਨਾ ਕਿਤੇ ਰਾਜੇ guidance ਦੀ ਕਮੀ ਰਹਿ ਜਾਂਦੀ ਹੈ। ਤੁਹਾਨੂੰ ਸ ਮੇਰਾ ਤਜ਼ਰਬਾ ਸਾਰਾ ਜਿਹੜਾ ਕਿ ਦੱਸਾਂਗਾ ਕਿ ਕਿਸ ਤਰੀਕੇ ਦੇ ਨਾਲ ਕਿਸ ਤੇ ਮੈਂ ਕਹਿ ਰਿਹਾਂ ਵੀ ਇਹ question ਆਉਣੇ ਹੈ ਜਾਂ ਨਹੀਂ ਆਉਣੇ ਹੈ, ਠੀਕ ਹੈ। ਅੱਜ ਮੇਰੇ ਸਾਰੇ question ਸਹੀ ਹੈ ਕਿਆ ਬਾਤ ਹੈ, ਕਿਆ ਬਾਤ ਹੈ ਪੂਜਾ ਕੌਰ very good ਬਹੁਤ ਵਧੀਆ ਚਲੋ। ਚਲੋ ਪ੍ਰਭ ਪ੍ਰਭਜੋਤ ਸਿੰਘ ਗੱਲਾਂ ਨਹੀਂ ਮਾਰਨੀਆਂ, ਤਾਂ ਉੱਤਰ ਕੀ ਹੈ ਰਾਜੇ ਉੱਤਰ ਹੈ ਮਹਿਮਾ ਪ੍ਰਕਾਸ਼ very good a ਉੱਤਰ ਬਿਲਕੁਲ ਸਹੀ, ਅਗਲਾ ਪ੍ਰਸ਼ਨ ਹੈ ਰਾਜੇ

ਪਹਿਲਾ ਜਿਹੜਾ ਵੀ ਪੇਪਰ ਆ ਗਿਆ ਨਾ ਉਹਦੇ ਚ ਪੱਕਾ ਮਿਲੇਗਾ guarantee ਆ hundred percent ਠੀਕ ਹੈ। ਹਾਂ ਮੁਹੰਮਦ ਗੋਰੀ ਤੇ ਪ੍ਰਿਥਮੀ ਰਾਜ ਚੌਹਾਨ ਦੇ ਵਿੱਚ ਹੋਈ ਸੀ ਤਰਾਇਣ ਦੀ ਪਹਿਲੀ ਤੇ ਤਰਾਇਣ ਦੀ ਦੂਜੀ ਲੜਾਈ ਗਿਆਰਾਂ ਸੌ ਇਕਾਨਵੇਂ ਤੇ ਬਾਨਵੇਂ, ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ ਲੇਕਿੰਨ ਦੂਸਰੀ ਲੜਾਈ ਦੇ ਵਿੱਚ ਉਸ ਰਾਜਪੂਤ ਯੋਧੇ ਦੇ ਨਾਲ ਜਿਹੜਾ ਕੀ ਹੈ ਧੋਖਾ ਕੀਤਾ ਔਰ ਇੱਥੇ ਭਾਰਤ ਦੇ ਵਿੱਚ ਇੱਕ ਮੁਸਲਿਮ ਰਾਜ ਦੀ ਨੀਂਹ ਰੱਖੀ ਜਾਂਦੀ ਹੈ। ਠੀਕ ਹੈ clear ਹੈ ਚਲੋ very good, very good ਬਹੁਤ ਵਧੀਆ ਸ੍ਰੀ ਗੁਰੂ ਨਾਨਕ ਦੇਵ ਜੀ ਬਿਲਕੁਲ ਸਹੀ ਉੱਤਰ ਹੈ ਤੁਹਾਡਾ ਰਾਜੇ very good ਬਹੁਤ ਵਧੀਆ, ਅਗਲਾ ਪ੍ਰਸ਼ਨ, ਅਗਲਾ ਪ੍ਰਸ਼ਨ ਹੈ ਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ ਲੋਧੀ ਖ਼ਾਨਦਾਨ ਦਾ, ਖਿਲਜੀ ਖ਼ਾਨਦਾਨ ਦਾ, ਸਯਦ ਖ਼ਾਨਦਾਨ ਦਾ ਜਾਂ ਗੁਲਾਮ ਖ਼ਾਨਦਾਨ ਦਾ, ਤਾਂ ਕਿਸਦਾ ਰਾਜ ਸੀ? ਲੋਧੀ ਖ਼ਾਨਦਾਨ ਦਾ, ਖ਼ਿਲਜੀ ਖ਼ਾਨਦਾਨ ਦਾ, ਸਯਦ ਖ਼ਾਨਦਾਨ ਦਾ ਜਾਂ ਫਿਰ ਗੁਲਾਮ ਖ਼ਾਨਦਾਨ ਦਾ।